ਓਦੋਂ ਜਦੋਂ ਪਾਣੀ ਪਿਓ ਪਹਿਲਾਂ ਭੁੱਕੀ ਲੱਗਦੀ ਹੈ ਪਹਿਲਾਂ ਪਾਣੀ ਪਈ ਲੋ ਪਾਣੀ ਮਤਲਬ ਅਮ ਲੱਗਦਾ ਨੀ ਕੀ ਬੇ ਟੇਮ ਭੁੱਖ ਲੱਗਣੀ ਕਿਹ ਦਿੰਨੇ ਹਾਂ ਆਪਾਂ

ਪਾਣੀ ਪਿਓ ਤੁਸੀਂ ਗਲਾਸ ਦੋ ਗਲਾਸ ਜਿੰਨਾ ਤੁਸੀਂ ਉਹਤੋਂ ਬਾਅਦ ਫ਼ੇਰ ਜੇ ਭੁੱਖ ਲੱਗਦੀ ਹੈ ਤੁਹਾਨੂੰ ਲੱਗਦਾ ਫ਼ੇਰ ਪਾਣੀ ਪਿਓ

ਹਾਂ ਉਹਤੋਂ ਬਾਅਦ ਜੇ ਤਾਂ ਤੁਹਾਡੀ ਤ੍ਰਿਪਤੀ ਹੋਗੀ ਫ਼ੇਰ ਤਾਂ ਠੀਕ ਹੈ ਜੇ ਫ਼ੇਰ ਵੀ ਤੁਹਾਨੂੰ ਲੱਗਦਾ ਵੀ ਨਹੀਂ ਭੁੱਖ ਹੈਗੀ ਹੈ

ਹਾਂ ਫ਼ੇਰ ਟੇਮ ਦੇ according ਦੇਖੋ ਵੀ ਕਿਆ time ਹੈ ਉਹਦੇ ਹਿਸਾਬ ਨਾਲ ਤੁਸੀਂ ਖਾਓ ਜੇ ਤਾਂ ਰੋਟੀ ਦਾ time ਹੈ ਤਾਂ ਰੋਟੀ ਖਾਓ ਉਹਤੋਂ ਇਲਾਵਾ ਤਾਂ ਕੋਈ ਹੋਰ time ਹੈ ਤਾਂ ਕੁਝ ਹੋਰ ਚੀਜ਼ ਖਾ ਸਕਦੇ ਹਾਂ

ਪਾਣੀ ਜਿਆਦਾ ਖੁੱਲਾ ਪੀਵੇ

ਪਾਣੀ ਤਾਂ ਹਾਂਜੀ ਹਾਂ ਹਮ ਨਾ ਮਤਲਬ ਇਹ ਵੀਹ ਕਿੱਲੋ ਪਿੱਛੇ ਇੱਕ ਲੀਟਰ ਪਾਣੀ ਪੀਣਾ ਚਾਹੀਦਾ

ਹਾਂ ਜਿਹੜਾ weight ਮਤਲਬ ਚਾਲੀ ਕਿਲੋ ਹੈ ਉਹਨੂੰ ਦੋ ਲੀਟਰ ਪਾਣੀ ਜੇ ਤਾਂ

ਠੀਕ ਹੈ ਚਲੋ ਠੀਕ ਹੈ sir ਵਧਿਆ ਲੱਗਿਆ

ਹਾਂਜੀ mam ਹੋਰ ਕਿਵੇਂ ਹੋ

ਬਸ ਵਧੀਆ mam ਅੱਜ ਆਪਣਾ topic ਹੈ ਕੀ ਆਪਾਂ ਹਰ education ਤੇ ਕੀ ਬੱਚਿਆਂ ਨੂੰ plus two ਤੋਂ ਬਾਅਦ ਅੱਗੇ ਜਾ ਕਿ ਕਿਹੜੀ line choose ਜਿਵੇਂ ਵੀ

clear ਕਰਦੇ ਨੇ ਤੇ ਉਹਨਾਂ ਨੂੰ ਅੱਗੇ ਜਾਂ ਵਾਸਤੇ ਤੇ ਇੱਕ ਸੋਚਦੇ ਨੇ ਅਸੀਂ ਕਿਹੜੀ line choose ਕਰੀਏ but ਆਪਾਂ ਆਪਣੇ subject ਨੂੰ ਲੈ ਕਿ ਚੱਲਦੇ ਹਾਂ ਕੀ ਜਿਹੜੇ ਆਪਣੇ students ਨੇ ਉਹਨਾਂ ਨੇ complete ਕਿਤੇ ਨੇ beauty analysis course ਕਰਕੇ ਜਿਵੇਂ

ਉਹਨਾਂ ਨੂੰ ਕੋਈ problem ਨੀ ਹੋਏਗੀ ਕਿਉਂਕਿ ਉਹਨਾਂ ਨੇ already ਇਹ subject ਰੱਖਿਆ ਹੋਇਆ but ਹੁਣ ਤੁਸੀਂ ਇਹ ਵੇਖੋ ਕੀ ਜਿਹੜਾ b work ਹੈ ਜੇ ਉਹ graduation ਵੀ ਕਰਦੇ ਨੇ ਨਾਲ ਨਾਲ ਹੁਣ graduation ਦੇ ਨਾਲ ਵੀ subject add ਹੋ ਚੁਕੇ ਆ ਕੀ ਉਹ study ਦੇ ਨਾਲ ਨਾਲ ਵੀ ਆਪਣੇ course ਨੂੰ ਅੱਗੇ ਲੈ ਕੇ ਜਾ ਸਕਦੇ ਨੇ ਕੀ ਉਹਨਾਂ ਦਾ ਮਤਲਬ ਕੀ ah ਆਪਣਾ

ਬਹੁਤ ਵਧੀਆ ਹੈ ਕਿ ਆਪਣੇ school ਵਿੱਚ grace ਵਗੇਰਾ ਚੱਲ ਰਿਹਾ ਹੈ ਵੀ plus two ਤੋਂ ਬਾਅਦ ਬੱਚੇ ਨੂੰ ਕੋਈ problem ਨਹੀ ਹੈ ਵੀ ਉਹਨਾਂ ਨੇ ਅੱਗੇ ਜਾ ਕਿ ਕੀ ਕਰਨਾ ਹੈ

teachers ਵੀ ਬਹੁਤ ਅੱਛਾ ਸਿਖਾ ਰਹੇ ਨੇ ਬੱਚਿਆਂ ਵੱਲੋਂ ਵੀ mam ਬਹੁਤ ਅੱਛਾ response ਹੈ

ਤੇ mam ਜੇ ਬੱਚੇ ਜੇ ਬੱਚੇ ਕੱਲਾ ah ਜੇ ਕੱਲਾ course ਹੀ choose ਕਰਨਾ ਚਾਹੁੰਦੇ ਨੇ ਵੇਖੋ ਜੀ ਉਹਨਾਂ ਨੇ plus two clear ਕਰ ਲਈ ਤੇ

ਉਹਨਾਂ ਕੋਲ ਛਾ ਸਾਲ ਦਾ course ਹੋਗਿਆ ਤੇ ਕਈ ਬੱਚੇ ਆਪਣੇ ਕੋਲ ਏਵੇਂ ਦੇ ਵੀ ਹੈਗੇ ਨੇ mam further ਆਪਣੀ ਪੜ੍ਹਾਈ ਨੂੰ continue ਨਹੀ ਕਰ ਸਕਦੇ why ਕਿਉਂਕਿ financial problem ਕਰਕੇ ਕਈ ਵਾਰੀ mam ਏਵੇਂ ਦੀ problem ਆਉਂਦੀ ਹੈ ਕੀ ਉਹਨਾਂ ਨੂੰ ਮਤਲਬ ਪਿੰਡ ਚੋਂ ਨਿਕਲਗੇ ਸ਼ਹਿਰ ਜਾਣਾ ਬਹੁਤ ਓਖਾ ਲੱਗਦਾ

ਕੁਛ mam parents allow allow ਨਹੀ ਕਰਦੇ ਕੁੜੀਆਂ ਨੂੰ ਮਤਲਬ ਪਿੰਡ ਚੋਂ ਸ਼ਹਿਰ ਜਾ ਕਿ ਏਵੇਂ

ਹੁੰਦਾ ਹੈ ਕਿ mam ਬੱਚੇ ਬੱਚੇ ਪੜਨਾ ਚਾਹੁੰਦੇ ਨੇ ਅੱਗੇ ਕੁਛ ਕਰਨਾ ਚਾਹੁੰਦੇ ਨੇ but ਉਹਨਾਂ ਦੀ mam financial problem ਅੱਗੇ ਆ ਜਾਂਦੀ ਹੈ

ਦਾ ਉਪਰਾਲਾ ਹੈ ਕੀ ਬੱਚਿਆਂ ਨੇ ਚਾਰ ਸਾਲ ਦਾ ਮਤਲਬ ਜਿਵੇਂ ਕੀ course ਕੀਤਾ beauty ਬਣਨ ਦਾ ਉਹਨਾਂ ਨੇ ਮਤ੍ਲਨ hands on ਮਤਲਬ ਬਹੁਤ ਵਧੀਆ skill ਲਏ ਆਉਣ ਵਾਲਾ time ਵੀ mam ਅੱਗੇ ਆ ਕਿ skill ਦਾ ਹੀ ਹੈ ਬਹੁਤ ਵਧੀਆ ਕੀਤਾ ਠੀਕ ਹੈ ਉਹ mam ਆਪਣਾ ਘਰੇ ਵੀ ਕੰਮ ਸ਼ੁਰੂ ਕਰ ਸਕਦੇ ਨੇ ਓਰ ਏਵੇਂ ਤਾਂ ਬਹੁਤ students ਨੇ mam ਪਹਿਲਾਂ ਜਿਹਨਾਂ ਨੇ plus two clear ਕਰਕੇ ਆਪਣਾ study ਵੀ ਕਰ ਰਹੇ ਨੇ mam ਘਰੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਉਹਨਾਂ ਨੇ

mam ਅਸੀਂ ਬੱਚਿਆਂ ਨੂੰ visit ਤੇ ਲੈਕੇ ਗਏ ਸੀ ਠੀਕ ਹੈ interest

ਠੀਕ ਹੈ mam ਅਸੀਂ ਉੱਥੇ ਬੱਚਿਆਂ ਨੂੰ ਵੀ ਬਹੁਤ ਅੱਛੇ way ਨਾਲ ਬੱਚਿਆਂ ਨੇ ਸਿਖਿਆ demo

ਬੱਚੇ mam ਇੰਨਾ interest ਲੈਕੇ ਇਸ ਕੰਮ ਨੂੰ ਕਰ ਰਹੇ ਨੇ ਨਾ ਪੁੱਛੋ ਨਾ mam ਬੋਲ ਰਹੇ ਸੀ mam ਨੂੰ ਕਿਹ ਰਹੇ ਸੀ mam ਅਸੀਂ ਆਪਣੇ ਆਪ ਖੁਦ demo ਦਵਾਂਗੇ

ਤੇ ਦੇਖਾਂਗੇ practical ਸਾਨੂੰ mam ਸਿਖਣ ਚ ਵੀ ਕੋਈ ਦਿੱਕਤ ਨਹੀ ਹੈ ਕੁਛ ਨਹੀ ਹੈ ਵੀ ਬੱਚੇ ਬਹੁਤ ਅੱਛਾ ਕਰ ਰਹੇ ਨੇ mam

ਕੀ ਬੱਚੇ mam ਜਦੋਂ ਸਕੂਲ ਤੋਂ ਬਾਅਦ ਜਦੋਂ visit ਤੇ ਜਾਂਦੇ ਹਾਂ ਯਾ ਆਪਣਾ ਕੋਈ guest lecture ਲਗਾਉਣ ਆਉਂਦਾ ਯਾ visit ਤੇ ਹੀ ਜਾਂਦਾ ਚਲੋ ਮੰਨ ਲੈਂਦੇ ਹਾਂ

ਕੀ ਹਾਂ ਬਹੁਤ ਵਧੀਆ mam salon ਵੇਖਦੇ ਨੇ ਉਧਰ ਦੀਆਂ services ਦ੍ਖਦੇ ਨੇ ਮਤਲਬ ਪੂਰਾ atmosphere ਉਧਰ ਦਾ ਵੇਖਦੇ ਨੇ ਤੇ ਇਹ ਵੀ mam ਬਹੁਤ ਵਧੀਆ fact ਕਰਦਾ ਬੱਚਿਆਂ ਤੇ ਕਿ ਮਤਲਬ ਅੱਗੇ ਜਾ ਕੀ

ਮਤਲਬ ਇਹ line choose ਮਤਲਬ ਅੱਗੇ ਵੀ ਜਾ ਕਿ ਉਹਨੂੰ ਇਹ line ਮਤਲਬ ਇਹੀ line ਉਹਨਾਂ ਨੇ choose ਕਰਨੀ ਹੈ ਆਪਣੀ future ਦੇ ਵਿੱਚ ਕਿ ਮਤਲਬ ਬੱਚਿਆਂ ਨੂੰ ਬਾਹਰ ਲਿਜਾ ਜੇ ਮਤਲਬ ਬਹੁਤ ਹੀ ਵਧੀਆ ਮਤਲਬ ਇੱਕ opportunity ਮਿਲ ਜਾਂਦੀ ਬੱਚਿਆਂ ਨੂੰ ਅੱਗੇ ਜਾ ਕਿ ਅਸੀਂ mam ਇਸੇ ਇਹੀ line choose ਕਰਨੀ ਹੈ mam plus two ਤੋਂ ਬਾਅਦ ਅਸੀਂ ਇਹ course ਕਰਾਂਗੇ ਯਾ graduation ਕਰਾਂਗੇ ਤਾਂ graduation ਦੇ ਵਿੱਚ mam ਇਹੀ subject ਰੱਖਾਗੇ ਮਤਲਬ ਬਹੁਤ ਵਧੀਆ ਲੱਗਦਾ ਉਹਨਾਂ ਨੂੰ ਜਦੋਂ ਆਪਾਂ ਉਹਨਾਂ ਨੂੰ interesting visit ਤੇ ਲੈ ਕੇ ਜਾਣੇ ਹਾਂ ਯਾ ਕੋਈ mam guest lecture ਆਉਂਦਾ ਕੀ ਲਾਉਣ ਬਾਹਰੋਂ ਤਾਹੀ mam

ਇੰਨਾ ਕੁਛ ਦੇ ਕੇ ਜਾਂਦੇ ਨੇ ਕੀ students ਇਹ ਬਹੁਤ ਕੁਝ gain ਕਰਦੇ ਏ

ਮੇਰੇ ਸਕੂਲ six class ਸਕੂਲ ਚ six class ਬੱਚੇ ਨੇ

ਕਿ ਇਸ ਗੱਲ wait ਕਰਦੇ ਨੇ ਵੀ ਅਸੀਂ ਕਦੋ ninth class ਚ ਆਵਾਂਗੇ

ਸਿਖਣ ਨੂੰ ਮਿਲੇਗਾ ਕਦੋਂ ਸਿਖਣ ਨੂੰ ਮਿਲੇਗਾ mam ਬੱਚੇ ਇੰਨਾ ਕੁ ਜਿਆਦਾ interest ਲੈ ਕੇ ਇਸ ਕੰਮ ਨੂੰ ਕਰ ਰਹੇ ਨਾ ਪੁੱਛੋ ਨਾ

tenth plus two ਠੀਕ ਹੈ mam plus one ਦਾ guest lecture ਕਰਵਾਇਆ

sixth class eighth class ਦੇ ਬੱਚੇ ਆ ਕਿ mam ਅਸੀਂ ਵੀ ਬੈਠ ਜਾਈਏ ਅਸੀਂ ਵੀ ਸਿੱਖਣਾ

ਹਾਂਜੀ mam ਬੱਚਿਆਂ ਚ ਬਹੁਤ ਜਿਆਦਾ interest ਹੈ ਇਸ ਚੀਜ਼ ਨੂੰ ਕਰਨ ਲਈ

ਉਹ ਨੀ ਕੀਤਾ six eight ਨੂੰ ਕਿਉਂ mam ਬੱਚੇ ਖੁਦ ਆਪਣੇ ਕੋਲ ਪਹਿਲਾਂ already ਜਿਆਦਾ ਹੁੰਦੇ ਨੇ

ਜੀ mam ਬਿਠਾਉਣ space ਬਹੁਤ ਉੱਦਾਂ ਦੀ ਇਹ ਵੀ ਅਸੀਂ ਇਹ ਕਹਿਨੇ ਹਾਂ ਕਿ ਬੱਚੇ ਨੂੰ ਨਾ ਬਹੁਤ ਜਿਆਦਾ interest ਲੈ ਕੇ ਕਰ ਏਹੇ ਨੇ ਬਹੁਤ ਅੱਛਾ ਲੱਗਦਾ ਸਾਨੂੰ ਵੀ mam ਤੇ ਸਿਖਾਉਣੇ ਆ ਜਦੋਂ mam ਓਦੋਂ ਵੀ ਬਹੁਤ ਅੱਛਾ ਵੀ ਬੱਚੇ interest ਲੈ ਰਹੇ ਨੇ teachers ਨੂੰ ਸਿਖਾਉਣ ਵਿੱਚ but mam ਕੋਈ ਓਵੇਂ ਦੀ ਦਿੱਕਤ ਨਹੀ ਤੇ ਬੱਚੇ ਵੀ interest ਲੈਕੇ ਕਰਦੇ ਨੇ

ਬਹੁਤ ਅੱਛਾ ਕਰਦੇ ਨੇ mam ਹਾਂਜੀ mam mam ਕਈ ਬੱਚੇ ਤਾਂ mam ਇੰਨਾ interest ਹੁੰਦਾ ਹੈ ਕੀ ਮਤਲਬ ਉਹ wait ਕਰਦੇ ਨੇ ਕੀ ਕਦੇ ਕਦੇ sometime mam ਇਹ ਹੁੰਦਾ ਕੀ ਆਪਣੇ ਕੋ ਬ੍ਚ੍ਹੇ ਇੰਨੇ ਜਿਆਦਾ ਹੋ ਜਾਂਦੇ ਨੇ ਆਪਣੇ ਆਪਣੇ subject ਵਿੱਚ ਆਪਾਂ ਨੂੰ ਇੰਨੇ allow ਵੀ ਨਹੀ ਹੈਗੇ ਆਪਾਂ thirty ਬੱਚੇ ਕਰਨੇ ਹੁੰਦੇ ਆ ਬਸ mam ਕਦੇ ਕਦੇ

ਦੇ ਵਿੱਚ ਵੀ ਵੰਡਨੇ ਹੁੰਦੇ ਨੇ ਮਤਲਬ ਅੱਜ physical ਚ ਵੀ ਵੰਡਨੇ ਹੁੰਦੇ ਨੇ ਕਦੇ ਕੋਈ ਹੋਰ subject ਵੀ but

ਆਪਣੇ subject ਦੀ demand ਕੁੜੀਆਂ ਵਧੀਆ ਮਤਲਬ ਵਧੀਆ subject choose ਕਰਦੀਆਂ ਨੇ ਹਾਂਜੀ mam ਬਹੁਤ ਤੇਜ਼ demand ਆ ਆਪਣੇ ਵਾਲੇ ਬੱਚਿਆਂ ਦੇ ਬੱਚੇ

ਬੱਚਿਆਂ ਨੂੰ mam ਉਹਨਾਂ ਨੂੰ practical ਕਰਵਾਇਆ ਠੀਕ ਹੈ guest lecture ਚ ਜਿਹੜੇ mam ਆਏ practical ਦੇਣ mam ਨੇ ਇੱਕ time ਹੀ ਬੱਚਿਆਂ ਨੂੰ demo ਦਿੱਤਾ

ਤੇ ਬੱਚਿਆਂ ਨੇ ਇੰਨਾ ਸੋਹਣਾ ਕੀਤਾ mam ਬਹੁਤ ਜਿਆਦਾ ਤੇ ਬੱਚੇ ਵੀ ਕਿਹ ਰਹੇ ਨੇ mam ਅਸੀਂ ਅੱਗੇ ਵੀ ਕਰਾਂਗੇ

ਕੀ ਮਤਲਬ ਆਪਣੇ ਹੋਰ ਵੀ trades ਨੇ ਜਿਵੇਂ ਚਲ ਰਹੇ ਚਲਦੇ ਪਏ ਨੇ ਸਕੂਲਾਂ ਚ

ਕੀ ਮਤਲਬ ਪੜ੍ਹਾਈ ਦੇ ਨਾਲ ਨਾਲ skill mam ਜੇ ਬੱਚਿਆਂ ਨੂੰ ਮਤਲਬ ਸਿਖਾ ਸਿਖਾਇਆ ਜਾ ਰਿਹਾ ਆਪਣੇ ਵੱਲੋਂ ਕੀ ਬਹੁਤ ਹੀ ਵਧੀਆ ਪਹਿਲਾਂ mam ਮਤਲਬ ਇਹ ਹੁੰਦਾ ਸੀ ਮਤਲਬ study ਕਰੋ study ਤੋਂ ਬਾਅਦ ਹੁੰਦਾ ਸੀਗਾ ਚਲੋ

ਕਿਤੇ ਧੱਕੇ ਨਹੀ ਖਾਣੇ ਪੈਣਗੇ ਕਿਤੇ ਵੀ ਮਤਲਬ line ਇਹ ਨੀ ਭਟਕਨਾ ਨਹੀ ਪਵੇਗਾ ਕੀ ਅਸੀਂ ਕਿਹੜੀ line choose ਕਰੀਏ ਯਾ ਅਸੀਂ ਘਰੇ ਬੈਠ ਜਾਈਏ ਕੁੜੀਆਂ ਵਾਸਤੇ ਤਾਂ ਬਹੁਤ ਵਧੀਆ ਹੈ ਕਿ mam opportunity ਦਿੱਤੀ ਆ government ਨੇ ਕੀ ਆਪਣਾ business ਵੀ ਕਰਨ ਯਾ mam ਅੱਗੇ ਜਾ ਕਿ ਉਹ study ਵੀ

ਨਾਲੇ course ਵੀ join ਕਰਨ ਯਾ ਫਿਰ mam ਉਹ plus two ਤੋਂ ਬਾਅਦ ਸਿਧਾ ਉਹ academic join ਕਰ ਲੈਣ ਕਈ mam ਬੱਚੇ ਕੁੜੀਆਂ ਇਹ ਹੁੰਦੀਆਂ ਕਿ ਅਸੀਂ mam ਬਾਹਰ ਜਾਣਾ mam

ਬਾਹਰ ਵੀ ਜਾ ਸਕਦੀਆਂ ਨੇ ਬਹੁਤ ਹੀ ਵਧੀਆ

ਆਪਣੀਆਂ professional academy ਹੁੰਦੀਆਂ ਨੇ ਹਨਾ

ਉਹਨਾਂ ਦਾ ਉਹ certificate ਦੇ through ਮਤਲਬ ਇੱਕ valid ਹੋ ਜਾਂਦਾ ਕੀ ਉਹਨਾਂ ਨੇ ਇੱਕ professional academy join ਕੀਤੀ ਹੈ

ਪਰ mam ਉਹਨਾਂ ਨੇ ਜੀਵਨ ਆਪਣੇ ਕੋਲ ਨੇ ਸਕੂਲ ਚ ਕਰਕੇ ਤੇ ਬਾਅਦ ਚ mam ਉਹਨਾਂ ਨੇ academy academy join ਕਰ ਲਈ ਉਧਰੋਂ certificate ਲੈ ਕੇ ਤੇ mam ਬਹੁਤ ਹੀ beneficial ਹੁੰਦਾ ਬੱਚਿਆਂ ਵਾਸਤੇ

ਮਤਲਬ ਹਾਂਜੀ ਕਿਉਂ ਉਹਨਾਂ ਨੂੰ extra time ਹੋਰ ਨੀ ਲਗਾਉਣਾ ਪੈਂਦਾ ਅਸੀਂ ਕਿੱਥੇ ਜਾਂ salon ਚ job ਕਰੀਏ experience ਲਈਏ experience ਤਾਂ already mam ਉਹਨਾਂ ਦਾ ਬਣ ਜਾਂਦਾ ਉਹਨਾਂ ਦਾ ਚਾਰ ਸਾਲਾਂ ਦੇ ਵਿੱਚ

ਜਿਹੜੀਆਂ ਸਕੂਲ ਚ mam ਕਰ ਰਹੇ ਨੇ ਬੱਚੇ ਬੱਚੇ ਘਰ ਜਾ ਕੇ ਵੀ ਇਸ ਚੀਜ਼ ਨੂੰ practical ਕਰ ਰਹੇ ਨੇ

mam ਦੇਖੋ ਕੱਲ ਮੇਰੀ ninth class ਦਾ exam ਸੀ duty ਵਾਲਾ ਬਹੁਤ ਦੇਖੋ mam two ਘੰਟਿਆਂ ਦਾ ਸੀ exam ਮਤਲਬ ਬੱਚਿਆਂ ਨੇ

ਬੱਚੇ ਬਹੁਤ excited ਹੋ ਕਿ ਕਰਦੇ ਨੇ mam ਕਦੋ ਸਾਡਾ exam ਹੈ ਕਦੋਂ exam ਹੈ ਬਹੁਤ ਅੱਛਾ ਕਰ ਰਹੇ ਨੇ ਬੱਚੇ

ਹੋਰ ਵੀ mam ਉਹਨਾਂ ਨੇ level five ਤੱਕ five mam ਬਹੁਤ advance ਹੈ ਕੀ ਬੱਚੇ ਜੇ ਇੱਧਰ ਇੰਨਾ ਕੁ ਕਰਗੇ basic ਦਾ ਕਰਗੇ ਮਤਲਬ ਉਹਨੂੰ advance ਵੀ ਸਿਖਾਉਣੇ ਹਾਂ ਤੇ mam ਉਹ ਮਤਲਬ ਜੇ ਅੱਗੇ ਜਾ ਕਿ ਉਹਨਾਂ ਨੇ academy join ਕਰ ਲਈ ਯਾ ਫਿਰ ਕੋਈ ਉਹਨਾਂ ਨਰ ਹੋਰ salon ਉਹਨਾਂ ਨੇ join ਕਰ ਲਿਆ ਤੇ ਉਹਨਾਂ ਵਾਸਤੇ ਤਾਂ ਕੋਈ ਨਵੀਂ ਚੀਜ਼ ਨਹੀ ਹੋਏਗੀ ਕੀ ਅਸੀਂ first time ਮਤਲਬ ਇਸ line ਚ ਆਏ ਹਾਂ

ਤਾਂ abc ਨੀ ਪਤਾ ਕਿ already mam ਉਹਨਾਂ ਨੂੰ ਸਾਰੀ knowledge ਹੈ ਇਸ line ਦੀ

ਬੱਚੇ mam ਇਸ ਗੱਲ ਹਰੇਕ ਚੀਜ਼ ਨੂੰ name ਸਭ ਕੁਛ mam note ਕਰ ਰਹੇ ਨੇ

ਬਾਹਰ ਜਾ ਕਿ ਕੋਈ ਦਿੱਕਤ ਨਾ ਆਵੇ basic ਘਰ ਕਰਨਾ ਬਾਹਰ ਕਰਨਾ ਬੱਚੇ ਚਾਹੇ ਆਪਾਂ ਅੱਗੇ turn over ਕਰਨਾ ਕੁਛ ਵੀ ਕਰਨਾ

ਅੱਛੇ ਨਾਲ ਕਰ ਰਹੇ ਨੇ ਤੇ ਬਹੁਤ interest ਲੈਕੇ ਕਰ ਰਹੇ ਨੇ ਇਸ ਚੀਜ਼ ਨੂੰ

ਜੇ study further ਰੱਖਣੀ ਹੈ ਜੇ

ਵੀ ਕਰ ਸਕਦੇ ਨੇ ਤੇ mam ਉਹ ਬੱਚਿਆਂ ਨੇ ah BSC ਸ਼ੁਰੂ ਕਰ ਲਈ ਹੈ ਉਹਨੇ arts ਕਰ ਲਿਆ arts ਰੱਖ ਲਿਆ mam ਯਾ ਫਿਰ mam BSC ਵਗੇਰਾ ਕਰ ਲਈ ਤੇ mam ਉਹਦੇ ਨਾਲ ਵੀ ਹੈ ਕੀ ਉਹ ਇਹ course ਕਰ ਸਕਦੇ ਨੇ mam ਜਿਵੇਂ ਆਪਣੀ ਸਕੂਲ ਦੇ ਵਿੱਚ ਹੈ ਨਾ ਗੋਰਮੇੰਟ ਸਕੂਲਾਂ ਦੇ ਵਿੱਚ ਆ